ਮੈਂ ਪਰਮਜੀਤ ਸਿੰਘ, ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਰਹਿਣਾ ਵਾਂ। ਤੇ ਅੰਮ੍ਰਿਤਸਰ ਦੇ ਵਿੱਚ Golden Temple ਹੈ, ਜੋ ਕਿ ਸਿੱਖ ਧਰਮ ਦਾ ਬਹੁਤ ਹੀ ਵੱਡਾ ਸਥਾਨ ਹੈ। ਜੋ ਕਿ ਸ੍ਰੀ ਗੁਰੂ ਰਾਮਦਾਸ ਜੀ ਦਾ ਸਥਾਨ ਹੈ। ਤੇ ਮੈਂ ਅੰਮ੍ਰਿਤਸਰ, ਜਦੋਂ ਵੀ time ਮਿਲਦਾ, ਅਸੀਂ ਸ੍ਰੀ ਹਰਿਮੰਦਰ ਸਾਹਿਬ ਜਾਈ ਦਾ, ਮੱਥਾ ਟੇਕਣ ਵਾਸਤੇ। ਉਥੇ ਬਹੁਤ ਹੀ ਸਕੂਨ ਮਿਲਦਾ, ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ। ਲੱਖਾਂ ਲੋਕ ਦਿਹਾੜੀ ਦੇ ਵਿੱਚ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਆਉਂਦੇ ਨੇ। ਦਰਸ਼ਨ ਕਰਨ ਵਾਸਤੇ। ਤੇ ਨਾਲ ਹੀ ਦਰਬਾਰ ਸਾਹਿਬ ਦੇ ਜ਼ਿਲ੍ਹਿਆਂਵਾਲਾ ਬਾਗ ਆ। ਜਿੱਥੇ ਕਿ ਸਾਰੇ ਜਾਣਦੇ ਆ ਕਿ General Dyer ਨੇ ਕੀ ਕੀਤਾ ਸੀ, ਵਿਸਾਖੀ ਵਾਲੇ ਦਿਨ। ਉਸ ਤੋਂ ਬਾਅਦ ਬਾਘਾ border ਆ। ਜੋ ਕਿ ਪਾਕਿਸਤਾਨ ਤੇ ਇੰਡੀਆ ਦਾ border ਆ। ਉਥੇ ਵੀ ਰੋਜ਼੍ਹ ਪਤਾ ਈ ਨੀਂ ਕਿੰਨੇ ਕੁ ਲੋਕ ਆਉਂਦੇ ਨੇ। ਬਾਘਾ border ਦੇਖਣ ਵਾਸਤੇ। ਤੇ ਅੰਮ੍ਰਿਤਸਰ ਬਹੁਤ ਹੀ ਵਧੀਆ ਜਗ੍ਹਾ ਘੁੰਮਣ ਵਾਸਤੇ। ਮੈਂ ਆਪਣੇ ਬੱਚਿਆਂ ਦੇ ਨਾਲ ਜਦੋਂ time ਲੱਗਦਾ। ਤੇ ਅੰਮ੍ਰਿਤਸਰ ਘੁੰਮਣ ਵਾਸਤੇ ਜਾਈਦਾ ਹੋਰ ਵੀ ਕਈ ਦੋਸਤ ਹੈਗੇ ਨੇ, ਜਿਹੜੇ ਕਿ ਦਰਬਾਰ ਸਾਹਿਬ ਜਾਂਦੇ ਨੇ। ਤੇ ਹੁਣ ਗਰਮੀ ਆ ਰਹੀ ਆ। ਤੇ ਹੋਲੇ-ਮਹੱਲੇ ਤੇ ਸ੍ਰੀ ਅਨੰਦਪੁਰ ਸਾਹਿਬ ਬਹੁਤ ਵੱਡਾ ਇਕੱਠ ਹੁੰਦਾ ਹੈ। ਨਿਹੰਗ ਸਿੰਘ

ਤੇ ਉਨ੍ਹਾਂ ਦੇ ਨਾਲ ਜਦੋਂ ਵੀ ਹੋਲੇ-ਮੁਹੱਲੇ ਤੇ ਮੌਕਾ ਮਿਲੇ ਤੇ ਅਨੰਦਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲੇ ਤੇ ਜਾਈਦਾ ਐ। ਹੋਰ ਸਾਡੇ ਲਾਗੇ-ਬੰਨ੍ਹੇ ਦੇ ਜਿੰਨੇ ਵੀ ਲੋਕ ਹੈਗੇ ਆ, ਉਹ ਸ੍ਰੀ ਅਨੰਦਪੁਰ ਸਾਹਿਬ, ਹੋਲੇ-ਮਹੱਲੇ ਤੇ ਹਰ ਕੋਈ ਪਹੁੰਚਦਾ। ਤੇ ਤਿੰਨ-ਚਾਰ ਦਿਨ ਉਥੇ ਹੀ ਰਹੀਦਾ। ਘਰੇ ਆ ਕੇ ਆਪੋ-ਆਪਣੀਆਂ ਗੱਡੀਆਂ ਲੈ ਕੇ ਜਾਈਦਾ ਆਸਾਨੀ ਦੇ ਨਾਲ ਤੇ ਅਨੰਦਪੁਰ ਸਾਹਿਬ ਇੱਕ ਵੱਖਰਾ ਹੀ ਨਜ਼ਾਰਾ ਹੁੰਦਾ। ਹੋਲਾ-ਮਹੱਲੇ ਤੇ

ਵਿਸਾਖੀ ਤੇ ਵੀ ਬਹੁਤ ਵਧੀਆ, ਭਾਰਾ ਮੇਲਾ ਲੱਗਦਾ। ਕਬੱਡੀ ਦੇ match ਹੁੰਦੇ ਆ। ਪੂਰੇ ਪੰਜਾਬ ਦੀਆਂ ਤੇ ਇੰਗਲੈਂਡ, ਇਟਲੀ, ਫਰਾਂਸ ਦੀਆਂ ਤਕੜੀਆਂ-ਤਕੜੀਆਂ ਖੇਡਦੇ ਆ ਜਿਹੜੇ player ਉਹ ਆਉਂਦੇ ਨੇ। ਤੇ ਬਹੁਤ ਹੀ ਤਕੜੇ, ਕਬੱਡੀ ਦੇ match ਹੁੰਦੇ ਆ। ਹੋਰ ਪੰਜਾਬ ਦੇ ਵਿੱਚ ਵੀ ਵਾਧੂ ਥਾਵਾਂ ਨੇ। ਜਿਸ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਹੈਗਾ। ਅੰਮ੍ਰਿਤਸਰ ਆ, ਤਰਨ ਤਾਰਨ ਸਾਹਿਬ ਆ। ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨ ਛੋਹ ਧਰਤੀ ਹੈਗੀ ਆ। ਇੱਕ ਬਹੁਤ ਹੀ ਸੁੰਦਰ ਦਰਬਰ ਆ, ਜਿਹੜਾ ਉਥੇ ਤਰਨ ਤਾਰਨ ਸਾਹਿਬ ਦੇ ਵਿੱਚ ਬਣਿਆ ਹੋਇਐ। ਤੇ ਤਰਨ ਤਾਰਨ ਸਾਹਿਬ ਵੀ ਜਾਈ ਦਾ। ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ। ਹੋਰ ਵੀ ਲਾਗੇ-ਬੰਨ੍ਹੇ ਦੇ ਅਸੀਂ ਜਿੰਨੇ ਵੀ ਦੋਸਤ ਆਂ ਸਾਰੇ ਦਰਬਾਰ ਸਾਹਿਬ, ਹਰਿੰਮੰਦਰ ਸਾਹਿਬ ਜਾਈਦਾ ਲੁਧਿਆਣੇ ਵੀ ਜਾਈਦਾ। ਲੁਧਿਆਣੇ ਵੀ, ਲੁਧਿਆਣਾ city ਵੀ ਬਹੁਤ ਤਕੜੀ city ਆ, ਪੰਜਾਬ ਦੀ। ਤੇ ਲੁਧਿਆਣੇ ਚ ਮੇਰਾ ਦਫ਼ਤਰ ਵੀ ਹੈਗਾ। ਤੇ Model town ਦੇ ਵਿੱਚ ਤੇ ਰਿਹਾਇਸ਼ ਵੀ ਹੈਗੀ ਆ। ਤੇ ਲੁਧਿਆਣੇ, ਜਦੋਂ time ਲੱਗਦਾ। ਉਦੋਂ ਜਾਈਦਾ। ਰਹਿ ਕੇ ਆਈਦਾ ਉਥੇ। ਬਹੁਤ ਵਧੀਆ। ਬਾਕੀ ਪਿੰਡ ਚ ਰਹਿਣਾ, ਜ਼ਿਆਦਾ ਵਧੀਆ ਲੱਗਦਾ, ਤੇ ਪਿੰਡ ਵੀ ਜਿੰਨਾ time ਹੋ ਸਕੇ ਉਨਾ ਚਿਰ ਪਿੰਡ ਰਹੀਦਾ। ਪਿੰਡ ਦੀ ਤੇ ਗੱਲ ਈ ਵੱਖਰੀ ਐ। ਪੁਰਾਣੇ ਯਾਰ-ਦੋਸਤ ਮਿਲਦੇ ਆ ਕਈ ਤੇ ਹੁਣ ਕੋਈ ਆਸਟ੍ਰਲੀਆ ਬੈਠਾ, ਕੋਈ ਯੂ. ਕੇ. ਬੈਠਾ। ਕੋਈ ਅਮਰੀਕਾ ਬੈਠਾ, ਕੋਈ ਫਰਾਂਸ ਆ, ਕੋਈ ਇਟਲੀ ਆ। ਅਹ ਦਿਵਾਲੀ ਤੇ, ਵਿਸਾਖੀ ਤੇ, ਹੋਲੇ-ਮਹੱਲੇ ਤੇ ਜਦੋਂ ਵੀ ਜੀਹਨੂੰ time ਮਿਲਦਾ ਗਾ। ਛੁੱਟੀ ਮਿਲਦੀ ਜੇ, ਹਿਸਾਬ ਨਾਲ ਉਸ ਹਿਸਾਬ ਨਾਲ, ਸਾਰੇ ਆਉਂਦੇ ਆ ਤੇ ਇਸ ਵਾਰੀ ਸਾਰੇ ਜਿੰਨੇ ਵੀ ਸਾਡੇ friend ਨੇ ਬਾਹਰ ਆਲੇ ਤੇ ਇੱਥੋਂ ਪੰਜਾਬ ਆਲੇ। ਸਾਰੇ ਮਿਲ ਕੇ ਇਥੇ tournament ਕਰਾਉਣ ਡਏ ਆਂ। ਤੇ ਉਹਦੇ ਚ ਲਾਗੇ-ਬੰਨ੍ਹੇ ਦੇ ਸਾਡੇ ਜਿੰਨੇ ਵੀ ਪਿੰਡ ਆ ਪਿੰਡਾਂ ਦੀਆਂ ਲਾਗੇ-ਬੰਨ੍ਹੇ ਦੀਆਂ, ਤਰਨ ਤਾਰਨ ਸ਼ਹਿਰ ਦੀਆਂ, ਸਾਹਿਬ ਦੀਆਂ ਸਾਹੀਆਂ teams ਆਉਂਦੀਆਂ। ਹੁਣ ਵੀ ਇੱਕ tournament ਚੱਲਣ ਡਿਆ ਸੀ, ਜਿਹੜਾ ਕਿ ਖੇਡ ਕੇ ਆਏ ਅਸੀਂ ਤੇ ਜਿੱਤਿਆ ਵੀ ਆ। ਤੇ ਪਿੰਡ ਦੀ ਗੱਲ ਹੀ ਕੋਈ ਵੱਖਰੀ ਆ। ਸ਼ਹਿਰ ਆਪਣੀ ਥਾਂ, ਪਰ ਪਿੰਡ ਨਾਲ ਦੀ ਕੋਈ ਰੀਸ ਨਹੀਂ ਹੈਗੀ। ਤੇ ਪਿੰਡ ਚ ਵਧੀਆ ਲਗਦਾ ਪੁਰਾਣੇ ਯਾਰਾ-ਦੋਸਤਾਂ ਨਾਲ ਮਿਲ ਕੇ। ਬਹੁਤ ਆਉਣਾ ਤਾਂ ਘੱਟ ਹੀ ਆ। ਸਾਰੇ ਆਪੋ-ਆਪਣੇ ਕੰਮਾਂ ਲਈ ਬਾਹਰ ਬੈਠੇ ਆ। ਕੋਈ ਯੂ. ਕੇ. ਆ, ਕੋਈ ਕਿਤੇ ਆ ਤੇ ਚੰਗਾ ਲਗਦਾ ਜਦੋਂ ਸਾਰੇ ਜਾਣੇ ਕਿਤੇ ਪਿੰਡ ਇਕੱਠੇ ਹੁੰਦੇ ਆ। ਨਹੀਂ ਤੇ ਲੋਹੜੀ ਤੇ ਤਾਂ ਪੱਕਾ ਹੀ ਸਾਰੇ ਇਕੱਠੇ ਹੁੰਦੇ ਈ ਹੁੰਦੇ ਆ। ਹੋਰ ਸਾਡੇ ਚੋਹਲਾ ਸਾਹਿਬ ਲਾਗੇ ਆ। ਉਥੇ ਵੀ ਇੱਕ ਗੁਰਦੁਆਰਾ ਸਾਹਿਬ ਹੈਗਾ। ਜਿਹੜਾ ਕਿ ਸ੍ਰੀ ਗੁਰੂ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਆ। ਤੇ ਉਦੋਂ, ਉਸ time ਦੇ ਵਿੱਚ ਚੋਹਲਾ ਸਾਹਿਬ ਆਏ ਸੀ। ਤੇ ਉਸ time ਤੇ, ਉਥੋਂ ਦੀਆਂ ਸੰਗਤਾਂ ਨੇ ਉਨ੍ਹਾਂ ਨੂੰ ਚੂਰੀ ਕੁੱਟ ਕੇ ਤੇ ਖਵਾਈ ਸੀ। ਉਸੇ ਰਹੁ-ਰੀਤ ਨੂੰ ਲੈ ਕੇ ਅੱਜ ਵੀ ਉਥੇ, ਉਸ ਦਿਨ ਨੂੰ ਜਦੋਂ ਮਨਾਉਂਦੇ ਨੇ ਤੇ ਚੂਰੀ ਦਾ। ਪ੍ਰਸ਼ਾਦ ਵੰਡਦੇ ਆ ਤੇ ਚੋਹਲਾ ਸਾਹਿਬ ਚ World Cup ਦਾ ਕਬੱਡੀ World Cup ਦਾ ਵੀ ਇੱਕ match ਹੋਇਆ ਸੀ। ਬਹੁਤ ਤਕੜਾ stadium ਉਥੇ ਬਣਿਆ ਹੋਇਆ। ਤੇ ਸਾਡੇ ਇਲਾਕੇ ਦਾ ਜਿਹੜਾ ਸਭ ਤੋਂ top ਦਾ ਖਿਡਾਰੀ ਸੀ। ਉਹ ਸੁਖਮਨ ਚੋਹਲਾ ਹੈਗਾ ਤੇ ਮੈਨੂੰ ਪੰਜਾਬ ਤੋਂ ਲੈ ਕੇ ਯੂ. ਕੇ, ਕਨੇਡਾ, ਆਸਟ੍ਰੇਲੀਆ, ਫਰਾਂਸ, ਅਮਰੀਕਾ ਤੱਕ ਸਾਰੇ ਜਾਣਦੇ, ਸੁਖਮਨ ਨੂੰ ਪਰ ਹੁਣ ਉਹ, ਇਸ ਦੁਨੀਆਂ ਚ ਨਹੀਂ ਰਿਹਾ। ਪਰ ਅੱਜ ਵੀ ਜਦੋਂ ਵੀ ਕਿਤੇ ਉਥੇ match ਹੁੰਦਾ ਜਾਂ tournament ਹੁੰਦਾ ਤੇ ਸੁਖਮਨ ਬਾਈ ਨੂੰ ਹਰ ਕੋਈ, ਯਾਦ ਕਰਦਾ ਤੇ ਜਿੰਨਾ ਚਿਰ ਕਬੱਡੀ ਪੰਜਾਬ ਚ ਚਲਦੀ ਰਹੂਗੀ, ਉਨਾ ਚਿਰ ਸੁਖਮਨ ਦਾ ਨਾਂ, ਹਮੇਸ਼ਾ ਹੀ ground ਦੇ ਵਿੱਚ ਲਿਆ ਜਾਊਗਾ ਤੇ ਕੋਈ ਵੀ ਹੋਰ ਵੀ ਲਾਗੇ ਪਿੰਡ ਪੱਧਰ ਤੇ, ਜੋ ਵੀ tournament ਹੁੰਦੇ ਆ ਉਹਦੇ ਚ ਸੁਖਮਨ ਬਾਈ ਦਾ ਹਮੇਸ਼ਾ ਨਾਂ ਲਿਆ ਜਾਂਦਾ। ਉਹਦਾ ਭਰਾ ਆ ਇੱਕ ਅਰਸ਼ ਚੋਹਲਾ ਉਹ ਵੀ ਇਸ time ਤੇ ਬਹੁਤ ਵਧੀਆ, ਖੇਡਦਾ ਹੈਗਾ, ਯੂ. ਕੇ. ਵਿੱਚ ਕਨੇਡਾ ਦੇ ਵਿੱਚ best ਜਾਫ਼ੀ ਵੀ ਰਿਹਾ ਉਹ। ok thank you

ਹੈਲੋ। ਸਾਰਾ ਨੰਬਰ ਵੇਖ ਕੇ . ਹੈਲੋ ਅਮਨ? ਹੈਲੋ

ਹੈਲੋ ਹਾਂ ਕਿੱਧਰ . ਨੀ ਭੈਣੇ ਰਾਜ ਦੀ ਬਹੂ ਸੀ ਉਹ ਤਾਂ . ਕੀ ਕਹਿੰਦੀ? ਰਾਜ ਦੀ ਬਹੂ ਸੀ ਉਹ ਕੁੱਛ ਨਈਂ ਬਸ ਐਵੇਂ ਗੱਲਾਂ ਮੈਂ ਉਹਨੂੰ ਕਹੀ ਜਾਂਦੀ ਸੀ ਮੈਂ ਕਿਹਾ ਮੁਕਤਸਰ ਆਲੀ ਭੈਣ ਦਾ ਫੋਨ ਆਈ ਜਾਂਦਾ। ਪਹਿਲਾਂ ਰਾਜ ਲੱਗਿਆ ਰਿਹਾ ਵੇਖ ਲਾ ਤੇਰੇ ਭਾਜੀ ਨਾਲ। ਮੁੜ ਕੇ ਉਹਨੇ ਚੱਕ ਕੇ ਮੈਨੂੰ ਫੜਾ ਤਾ ਉਹ ਲੱਗ ਗਈ। . ਅਜੇ ਚੱਲਿਆ ਨਈਂ ਮੈਂ ਕਿਹਾ ਕੋਈ ਨਈਂ ਆਂਹਦੀ ਕਦੋਂ ਆਏਂਗੀ? ਮੈਂ ਕਿਹਾ ਪਰਸੋਂ ਆਊਂਗੀ ਚੱਲ ਆ ਜਾਊਂਗੀ ਮੈਂ ਕਿਹਾ ਇੱਕ ਅੱਧਾ ਘੰਟਾ। ਤੜਕੇ ਆ ਜਾ ਮੈਂ ਕਿਹਾ ਤੜਕੇ ਤੁੜਕੇ ਨਈਂ ਮੈਂ ਆਉਂਦੀ ਮੈਂ ਕਿਹਾ

ਮੈਂ ਕਿਹਾ ਭੈਣੇ ਮੇਰੀ ਮੁਕਤਸਰ ਆਲੀ ਭੈਣ ਦਾ ਫੋਨ ਆਈ ਜਾਂਦਾ ਤੇ ਮੈਂ ਕਿਹਾ ਫੇਰ ਉਹ ਕਹਿੰਦੀ ਚੰਗਾ ਕਰਲਾ ਗੱਲ ਨਹੀਂ ਹਜੇ ਉਹਨੇ ਲੰਬੀ ਉਹਨੇ ਰੀਲ ਪਾਈ ਮੈਂ ਕਿਹਾ ਲਵ ਨਾਲ ਗੱਲ ਕਰਦੀ ਹੋਊਗੀ ਚੱਲ ਕਾਨਫਰੈਂਸ ਕਮਾਉਣੇ ਆ

ਆਥਣੇ ਜਿਹੇ ਮੈਨੂੰ ਕਹਿੰਦਾ ਮੇਰੇ ਕੋਲ ਫਾਲਤੂ ਗੱਲਾਂ ਕਰਨ ਦਾ ਟਾਈਮ ਹੈ ਨਈਂ ਮੈਂ ਲਾਇਆ ਈ ਨਈਂ ਫੋਨ। ਮੈਂ ਕਿਹਾ ਚੰਗਾ ਕੁੱਤਿਆ ਤੂੰ ਕੀ ਯਾਦ ਕਰੇਂਗਾ ਮੇਰੀ ਮਾਂ ਨੂੰ ਫੋਨ ਨਈਂ ਲਾਇਆ। ਆਪੇ ਕਰੇਂਗਾ ਮੈਂ ਕਿਹਾ।

ਮੈਨੂੰ ਮੈਂ ਕਹਿ ਬੈਠੀ ਨਾ ਆਏਂ ਕਿ ਵੀ ਉਹਨੇ ਚਾਰ ਹਜ਼ਾਰ ਰੁਪਈਆ ਲਿਆ ਸੀ ਕੀਹਨੇ? ਮੈਂ ਕਿਹਾ ਵੀ ਲਵ ਨੇ, ਮੈਂ ਕਿਹਾ ਤੂੰ ਰੁਪਈਆ ਕਹਿੰਦਾ ਮੈਂ ਸਤਾਰਾਂ ਹਜਾਰ ਲੈਨਾ। ਅਠਾਰਾਂ ਹਜ਼ਾਰ ਥੋੜ੍ਹਾ ਥੋੜ੍ਹਾ ਹੁੰਦਾ ਬਹੁਤ ਹੁੰਦਾ ਮਹੀਨੇ ਦਾ। ਤੇ ਮੈਂ ਕਿਹਾ ਤੂੰ ਮੈਨੂੰ ਵੀ ਦਿਆ ਕਰ ਪੈਸੇ ਵਿੱਚੋਂ ਮੈਂ ਕਿਹਾ ਚਾਰ ਹਜਾਰ ਲਿਆ ਤਾਂ ਦੋ ਹਜਾਰ ਇਧਰ ਦੇ ਮਖਾ ਮੈਨੂੰ, ਮਖਾ ਸੌਦਾ ਹੈ ਨਈਂ ਘਰੇ। ਕਹਿੰਦਾ ਹਾਂ ਤੂੰ ਅਖ਼ੇ ਮੇਰੇ ਕੋਲ ਐਨੇ ਕੁ ਪੈਸੇ ਵੀ ਨਈਂ ਜ਼ਰਦੇ। ਮੈਂ ਕਿਹਾ ਤੂੰ ਉਜਾੜ ਈ ਦੇਣੇ ਆ ਤੂੰ ਕਿਹੜਾ ਰੱਖਣੇ ਆ। ਤੇ ਮੈਂ ਕਿਹਾ ਬਿੱਲ ਵੀ ਭਰਨਾ ਆਲਾ ਕਿਸ਼ਤ ਵੀ ਭਰਨ ਆਲੀ ਆ ਹਾਂ ਤੇ ਸਾਰਾ ਕੁੱਛ ਈ ਮੈਂ ਕਰੂੰਗਾ ਤੇ ਮੈਂ ਕਿਹਾ ਸਾਰਾ ਕੁਛ ਤੇ ਕਰਨਾ ਪਊਗਾ। ਹੋਰ ਮਖਾ ਤੇਰਾ ਕੌਣ ਕਰੂਗਾ ਮੈਂ ਕਿਹਾ ਤੂੰ ਚੱਲ . ਦਸ ਰਖ ਲਿਆ ਕਰ ਦਸ ਤਾ ਦਿਆ ਕਰ ਮੈਂ ਕਿਹਾ ਮੈਨੂੰ। ਹਨ ਦਸ ਦਿਆ ਦੇ ਕਰ ਮੈਂ ਕਿਹਾ ਮੈਨੂੰ ਨਹੀ ਕੀਨੀ ਤਨਖਾ ਆ ਤਨਖਾ ਏਨੀ ਹੁਣ ਜਿਥੇ ਗਿਆ ਇਹਨੂੰ ਸਿਤਾਰਾ ਹਜ਼ਾਰ ਰੁਪਇਆ ਦੇਂਦੇ ਅਠਾਰਾਂ। ਹਾਂ। ਦਸ ਈ ਦੇ ਦਿਆ ਕਰ ਮੈਂ ਕਿਹਾ। ਨਈਂ ਕਿੰਨੀ ਤਨਖ਼ਾਹ ਏ? ਤਨਖ਼ਾਹ ਇਹਨੂੰ ਹੁਣ ਕਿੱਥੇ ਗਿਆ ਇਹਨੂੰ ਸਤਾਰਾਂ ਹਜ਼ਾਰ ਰੁਪਇਆ ਦਿੰਦੇ ਅਠਾਰਾਂ।

ਹਾਂ ਮੈਂ ਕਿਹਾ ਵੀ ਚੱਲ ਤੂੰ ਮੈਨੂੰ ਕੁਛ ਤਾਂ ਦਿਆ ਕਰ ਵੀ ਵੈਸੇ ਚੱਲ ਮਹੀਨੇ ਦੀ ਮਹੀਨੇ, ਦੇਖ ਘਰੋਂ ਲਏ ਜਾਂ ਨਾ ਬਾਈ ਹਜਾਰ ਰੁਪਈਆ ਲੈ ਗਿਆ ਘਰੋਂ।

ਮੈਂ ਕਿਹਾ ਤੂੰ ਫਿਰ ਦੇਣੇ ਨਈਂ ਤੇ ਫਿਰ ਲੈ ਕੇ ਵੀ ਨਾ ਜਾਇਆ ਕਰ। ਗੱਲ ਫਿਰ ਸਿੱਧੀ ਏ। ਕਹਿੰਦਾ ਚੰਗਾ ਮੇਰੇ ਕੋਲ ਨਾ ਫਾਲਤੂ ਗੱਲਾਂ ਕਰਨ ਨੂੰ ਟਾਈਮ ਹੈ ਨਈਂ ਮੇਰੇ ਕੋਲ। ਮੈਂ ਕਿਹਾ ਚੰਗਾ ਸਾਲਿਆ ਫੋਨ ਕੱਟ, ਮੈਂ ਕਿਹਾ ਮੈਨੂੰ ਫੋਨ ਨਾ ਲਾਈਂ। ਆਇਆ ਲੈ ਤੜਕੇ ਫੋਨ ਮੈਂ ਅੱਜ ਸ਼ਾਮ ਨੂੰ। ਦੁਪਹਿਰੇ ਲਾਇਆ ਇਹਨੂੰ ਕਿਹਾ ਸੀ ਹਾਂ ਨਾ ਉਹਨੇ ਨਈਂ ਲਾਇਆ।

ਪੈਂਟ ਸਰਟ ਘੱਲ ਤੀ। ਜਿਹੜੀ ਦਿੱਤੀ ਸੀ . ਇੱਕ ਵਾਰ ਫ਼ੋਟਵਾਂ ਜਿਹੀਆਂ ਘੱਲਤੀਆਂ। ਮੈਂ ਕਿਹਾ ਵੀ ਤੂੰ ਤੂੰ ਆਪ ਤਾਂ ਡਾਓਣਾ ਫਿਰਦਾ ਤੈਨੂੰ ਆਪ ਵੀ ਮਾੜੀ ਮੋਟੀ ਅਕਲ ਹੋਣੀ ਚਾਹੀਦੀ ਆ ਵੀ ਮੇਰੀ ਮਾਂ ਤਰਲੇ ਲੈਂਦੀ ਫਿਰਦੀ, ਮੇਰਾ ਪਿਓ ਤਰਲੇ ਲੈਂਦਾ ਫਿਰਦਾ। ਮਾੜਾ ਮੋਟਾ ਤਾਂ ਪੈਸਾ ਸਾਂਭੇ ਕਿਆ ਲੋੜ ਆ ਸੰਭਾਲਣ ਦੀ।

ਹਾਂ ਤੇ ਕਹਿੰਦੀ ਅਖ਼ੇ ਐਨਾ ਆਹੀ ਤੇ ਗੱਲ ਆ। ਮੈਨੂੰ ਆਏਂ ਡਰ ਲੱਗਦਾ ਅੜੀਏ , ਨਸ਼ਿਆਂ ਚ ਨਾ ਲੱਗ ਜਏ। ਹੋਰ ਨਈਂ ਮੈਨੂੰ ਕੋਈ ਡਰ ਐਨਾ। ਪੈਸੇ ਤਾਂ ਚੱਲ ਕੀ ਆ ਚੱਲ। ਹਾਂ ਬੱਚੇ ਕੋਲ . ਨਸ਼ਾ ਸੀ। ਇਹ ਵੀ ਨਈਂ ਪਤਾ ਮੁੰਡਿਆਂ ਚ ਰਹਿੰਦਾ . ਹਾਂ ਊਂ ਤਾਂ ਉਹ ਨਈਂ ਨਿਕਲਣ ਦਿੰਦੇ

ਪ੍ਰੀਤ ਨੂੰ ਤਾਂ . ਮੈਂ ਦੂਜੇ ਫੋਨ ਤੇ ਲਾਉਣੀ ਆਂ ਇਹਦੇ ਚ ਆਵਾਜ਼ ਨਈਂ ਆਉਂਦੀ ਤੇਰੀ ਕੱਟ ਕੱਟ ਕੇ ਆਈ ਜਾਂਦਾ। ਕੱਟ ਕੱਟ ਕੇ ਆਈ ਜਾਂਦਾ। ਮੈਂ ਦੂਜੇ ਫੋਨ ਤੇ ਲਾਉਣੀ ਆਂ। ਮੇਰੀ ਗੱਲ ਸੁਣ।

ਮਿੰਟ ਪੂਰੇ ਮਿੰਟ ਪੂਰੇ ਕਰਨੇ ਆ ਅਜੇ।

ਹੋਰ ਸ਼ਭੂ ਕਹਿੰਦੀ ਮੇਰਾ ਨੰਬਰ ਦਿੱਤਾ ਸੀਗਾ।

ਮੈਂ ਕਿਹਾ ਮੈਂ ਕੀਤਾ ਨਈਂ ਦੁਪਹਿਰ ਦਾ ਫ਼ੋਨ, ਮੈਂ ਕਿਹਾ ਉਹਦੇ ਨਾਲ ਗੱਲਾਂ ਮਾਰੀਏ। ਅੱਛਾ। ਵੀਹ ਕੁ ਮਿੰਟ ਰਹਿ ਗਏ ਸਾਰੇ ਹੁਣ ਤਾਂ ਹੋ ਗਏ